ਇਸੇ ਤਰ੍ਹਾਂ computer ਦੇ ਵਿੱਚ RAM ਹੁੰਦੀ ਏ ਠੀਕ ਏ ਉਹਨੂੰ random access memory ਕਹਿਣੇ ਹਾਂ

ਉਸੇ ਤਰ੍ਹਾਂ ਆਪਣੇਂ ਅੱਖਾਂ ਚ random access memory ਕੰਮ ਕਰਦੀ ਏ ਜਿੰਨਾ ਵੀ ਆਪਾਂ ਅੱਖਾ throw ਦੇਖਦੇ ਹਾਂ ਉਹ ਸਾਰਾ ਕਿ ਦਿਮਾਗ਼ ਦੇ ਵਿੱਚ ਜਾਕੇ save ਹੁੰਦਾ ਹਾਂ ਅੱਖਾਂ ਦੇਖਕੇ ਆਪਾਂ ਦਿਮਾਗ਼ ਤੋ ਸੋਚ ਦੇ ਹਾਂ

ਜਦੋਂ ਆਪਾਂ ਕੋਈ ਵੀ ਚੀਜ save ਕਰ ਲਿੰਨੇ ਹਾਂ ਜਿਵੇਂ ਮਤਲਬ ਤੁਸੀਂ ਲਾਲੋ ਆਪਾਂ computer on ਕਰ ਲਿਆ you tube ਤੇ ਲਾ ਲਿਆ ਜ਼ੇ ਕੋ ਗਾਣੇ ਜਦ movie ਹੋ download ਕਰਲੀ

ਠੀਕ ਏ ਜਿਹੜਾ ਆਪਾਂ computer ਦੇ ਕੰਮ ਕਰਦੇ ਹਾਂ ਜਾਂ ਗਾਣੇ ਸੁੰਨਦਿਆਂ movie ਦੇਖਦੇ ਹਾਂ ਉਹ RAM ਉਹRAM ਚੱਲ ਰਹੀ ਏ

ਠੀਕ ਏ ਨਾ ਇਸੇ ਤਰ੍ਹਾਂ ਜਿੱਦਾ ਨਾ ਮੈਂ ਤੁਹਾਨੂੰ ਦੱਸਾ ਇੱਕ ਕੱਚੀ memory ਹੁੰਦੀ ਏ ਇੱਕ ਪੱਕੀ memory ਹੁੰਦੀ ਏ ਠੀਕ ਏ

hard disk ਆਂ ਗਈ ਠੀਕ ਏ

ਹਾਂ primary ਕਹਿ ਦਿੰਨੇ ਹਾਂ secondary ਕਹਿ ਦਿੰਨੇ ਹਾਂ ਹਾਂ ਦੇਖੋ primary ਸਕੂਲ ਦਾ ਕੀ ਮਤਲਬ ਵੀ ਨਿਆਣਾ ਉਰੇ ਪੰਜਵੀ ਤੱਕ ਏ ਆਂ ਪੰਜਵੀਂ ਤੱਕ ਆਂ basic information ਪੰਜਵੀਂ ਤੱਕ ਆਂ ਕੋਈ ਨਿਆਣੇ ਦਾ ਅੱਗੇ ਕੋਈ ਪਤਾ ਨਹੀਂ ਹੈਗਾ ਨਿਆਣੇ ਨੇ ਕਿਥੇ ਜਾਣਾ ਕਿਥੇ ਜਾਣਾ ਹਾਂ ਜਦੋਂ ਆਪਾਂ ਕੋਈ secondary ਸਕੂਲ ਚ ਪਾ ਦਿੰਨੇ ਹਾਂ ਕਿ ਘੱਟੋ ਘੱਟ ਆਪਾਂ ਨੂੰ ਏਹ ਤਾਂ ਪਤਾ ਨਿਆਣਾਂ plus two ਤੱਕ ਸਕੂਲ ਚ ਰਹੂਗਾ

ਏਹ ਚੀਜਾ ਦੇਖ ਕੇ ਉਹ computer ਦੇ ਨਾਂਮ ਰੱਖ਼ੇ ਨੇ primary secondary ਠੀਕ ਏ ਜਿਵੇਂ ਹੁਣ ਤੁਹਾਨੂੰ ਦੱਸਿਆ ਮੈਨੇ data score ਕਰਦਿਆਂ ਉਹ hard disk ਚ ਹੋ ਗਿਆ ਆਪਣਾਂ brain ਹੋ ਗਿਆ ਅੱਖਾਂ ਕਿ ਹੋਗਿਆ RAM ਹੋਗਿਆਂ

ਦਿਲ ਦਾ ਕਿ ਕੰਮ ਹੁੰਦਾ ah pump ਕਰਦਾ ਪੂਰੀ body ਨੂੰ

ਠੀਕ ਏ ਨਾ ਉਸੀ ਤ੍ਹਰਾਂ computer ਦੇ ਵਿੱਚ ਇੱਕ processor ਹੁੰਦਾ processor ਹਾਂ ਉਹ processor ਦਾ ਕੰਮ ਵੀ ਇਹੀ ਹੁੰਦਾ ਵੀ ਆਪਣੇਂ ਪੂਰੇ system ਨੂੰ ਕਿ ਕਰਦਾ ਏ control ਚ ਕਰਦਾ ਉਹਨੂੰ

ਹਾਂ ਪੂਰੇ system ਦੇ ਵਿੱਚ ਕਿਹੜੇ parts ਨੂੰ ਕਿੰਨਾ current ਚਾਹੀਦਾ ਕਿੰਨਾ ਉਹਦੇ ਚ data ਜਾਣਾ ਚਾਹੀਦਾ ਏ ਕਿੰਨਾ ਕਿ ਉਹ ਸਾਰਾ ਕੰਮ processor ਦਾ ਹੁੰਦਾ

processor computer ਦਾ heart processor ਹੋ ਗਿਆ ਹਾਂ computer ਦਾ heart ਹੋਗਿਆ processor ਬਾਕੀ ਜਿਵੇਂ ਹੁਣ ਆਪਣੇਂ ਬਾਂਹ ਏ ਲੱਤਾ ਨੇ ਹੈਨਾ ਏਹ ਚੀਜਾਂ ਆਂ ਗਈਆਂ ਉਹ ਵੀ ਕਿਹੜੀ ਚੀਜ ਆਂ ਗਈ ਆਂ ਜਿਵੇਂ keyboard mouse ਏਹ ਚੀਜਾਂ ਆਪਣੇਂ ਏਹ ਚੀਜਾਂ ਬਣ ਗਈਆਂ

ਜੇ ਏਸ structure ਨੂੰ ਦੇਖਕੇ ਪੂਰੀ body ਨੂੰ ਦੇਖਕੇ ਨਾ ਏਹ computer ਤਿਆਰ ਹੋਇਆ ਪਇਆ

ਹਾਂ keypad keyboard ਹੋ ਗਿਆ ਜਿਵੇਂ ਮਤਲਬ

ਉਹਦੇ ਉਪਰ ਕਰਦਿਆਂ ਉਹਦੇ ਨਾਲ ਚੱਲਦਾ ਉਹ mouse ਨੂੰ ਹਲਾਉਦੇ ਹਾਂ ਆਪਾਂ ਜਿਵੇਂ ਹੱਥ ਹਿਲਦਾ

ਕਦੇਂ ਸੋਚਿਆਂ ਵੀ ਨਹੀਂ ਇਸ ਤਰ੍ਹਾਂ ਏਹ ਸ਼ਰੀਰ ਬੰਦੇ ਦੇ ਵਾਗ ਕੰਮ ਕਰਦਾ ਤੁਸੀਂ ਸਮਝਾਇਆਂ ਵਧੀਆ

ਇਹਦੇ according ਹੀ ਬਣਿਆ ਹੋਇਆ ਠੀਕ ਏ ਚਾਹੇ ਲਾਲੋ ਵੀ ਕਿਸੇ machine ਬਣ ਗਿਆ ਲੋਕਾਂ ਨੇ ਬਾਅਦ ਵਿੱਚ body ਨਾਲ ਜੋੜ ਲਿਆ ਜਿਵੇਂ ਵੀ ਏ ਮੇਰੇ ਤਾਂ ਜਿਹੜੇ ਦਿਮਾਗ਼ ਵਿੱਚ ਆਇਆਂ ਆਪਣਾ ਸ਼ਰੀਰ ਵੀ ਇੱਕ computer type ਹੀ ਏ

ਠੀਕ ਏ ਹੁਣ computer ਬਣਗਿਆ ਇੱਕ hardware ਜੁੜ ਗਿਆ

ਹੁਣ hardware ਨੂੰ ਚਲਾਉਣ ਵਾਸਤੇ ਉਹਦੇ ਵਿੱਚ ਇੱਕ software ਵੀ ਚਾਹੀਦਾ ਏ ਠੀਕ ਏ ਉਹਦੇ ਵਿੱਚ software ਕਿਹੜੇ ਹੁੰਦੇ ਏ ਜਿਹੜੇ ਉਹਦੇ ਵਿੱਚ window ਵਗੇਰਾ ਹੋ ਗਏ

ਜਦੋਂ ਤੱਕ computer ਦੇ ਵਿੱਚ windows ਨਹੀਂ ਹੋਊਗੀ ਉਹਨੀ ਦੇਰ computer ਚੱਲਣਾ ਨਹੀਂ ਹੈਗਾ

ਠੀਕ ਏ ਉਹਦੇ ਚ ਵਾਸਤੇ ਉਹਦੇ ਚ ਆਤਮਾਂ ਤਾਂ ਪਾਣੀ ਪਹੁਗੀ ਨਾ

ਠੀਕ ਏ ਨਾ ਜਦੋਂ ਉਹਦੇ ਚ ਆਤਮਾਂ ਪਹੇਗੀ ਉਹਨੇ ਤਾਂ ਚੱਲਣਾ ਹੁਣ ਆਪਣੇਂ body ਏ ਜਿੰਨੀ ਕ਼ ਦੇਰ ਆਤਮਾਂ ਏ ਸ਼ਰੀਰ ਚ ਉਹਨੀ ਦੇਰ ਸ਼ਰੀਰ ਕੰਮ ਕਰਦਾ

ਜਦੋਂ ਤੱਕ ਉਹ ਚ software ਨੇ ਉਹ ਚੱਲ ਰਹੇ ਨੇ computer ਠੀਕ ਏ ਨਹੀਂ ਤਾਂ ਉਹ dead ਇੱਕ ਜਿਹੜਾ ਮਤਲਬ ਮੈਂ ਬਹੁਤ ਪਹਿਲਾਂ ਆਹ ਸਿਖਿਆ ਥਾਂ computer ਚਲਾਉਣਾ ਜਿਵੇਂ center ਤੇ ਉਹਦੇ ਵਿੱਚ ਜਿਵੇਂ ਉਹ ਕਿ ਨਾਮ ਏ

ਮੈਂ ਤੁਹਾਨੂੰ ਦੱਸਦਾ ਹੁਣ

computer ਦੀ language ਹੁੰਦੀ ਏ ਜਿਵੇਂ ਆਪਾਂ

ਓ ਮੈਂ ਤੁਹਾਨੂੰ ਦੱਸ ਦਿੰਨਾ ਜਦੋਂ ਨਵਾਂ ਸ਼ੁਰੂ ਸ਼ੁਰੂ ਚ computer ਆਇਆਂ ਨਾ

ਕਾਫ਼ੀ ਪਹਿਲਾਂ ਜਦੋਂ ਮੰਨਲੋ ਅੱਜ ਤੋ ਵੀਹ ਕ਼ ਸਾਲ ਪਹਿਲਾਂ ਵੀਹ ਕਹਿਲੋ ਪੱਚੀ ਸਾਲ ਪਹਿਲਾਂ ਜਿਹੜੇ computer ਚਲਾਉਦੇ ਸੀਗੇ

ਉਹਨੇ disk operating ਏ ਉਹਦੇ ਵਿੱਚ ਕੀ ਏ command ਦੇ ਵਿੱਚ ਕੰਮ ਕਰਦੇ ਸੀਗੇ command ਚ

ਉਹਨੂੰ ਆਪਾਂ ਹੈਨਾ start ਤੇ click ਕਰਨਾ

setting ਦੀ option ਆਉਦੀ ਏ ਉਥੇ run ਲਿਖਿਆਂ ਹੁੰਦਾ run ਤੇ click ਕਰਨਾ ਉਥੇ ਫ਼ਿਰ CM G ਲਿਖ ਕੇ ਫ਼ਿਰ ਇੱਕ blue ਜਾਂ page ਖੁੱਲਦਾ ਹੁੰਦਾ ਸੀਗਾ

ਉਹ page ਵਿੱਚ ਜਾਕੇ ਆਪਾਂ command ਵਗੇਰਾ ਭਰ ਦਿੰਦੇ ਸੀਗੇ

sir ਉਸ ਤੇ ਬਾਅਦ ਕਿ ਹੋਇਆ ਜਿਵੇਂ ਜਿਵੇਂ technology ਵਧੀ ਗਈ ਲੋਕਾਂ ਦੇ ਦਿਮਾਗ਼ ਵਧੀ ਗਏ ਠੀਕ ਏ ਲੋਕਾਂ ਨੂੰ ਜਿਹੜੀ ਜਰੂਰਤਾਂ ਚਾਹੀਦੀਆਂ ਨੇ ਉਹ ਤੇ ਬਾਅਦ ਵਾਸਤੇ ਫ਼ਿਰ ਕਿ ਏ change ਹੁੰਦਾ ਗਿਆ ਤੇ update ਹੁੰਦਾ ਗਿਆ

ਹਾਂ ਹੁਣ ਕਿ ਏ ਆਪਾਂ ਹੁਣ ਜਿਹੜੇ ਆਪਾਂ computer ਚਲਾ ਰਹੇ ਹਾਂ ਏਹ ਹੈਗੇ ਸਾਰੇ computer graphical

ਹਾਂ ਠੀਕ ਏ ਜਦੋਂ ਪਹਿਲੇ time ਚ ਨਾ ਜਦੋਂ MS ਕੰਮ ਕਰਦੇ ਸੀਗੇ ਉਹਦੇ ਵਿੱਚ ਕਿ ਕਰਦੇ ਸੀਗੇ ਜਦੋਂ ਤੁਸੀਂ ਇੱਕ new folder ਬਣਾਉਣਾ ਨਾ

ਹਾਂ ਜਦੋਂ ਜਿਵੇਂ ਹੁਣ ਆਪਾਂ ਕਿ ਏ ਉਹ folder ਕਰਨਾ ਏ mouse ਨਾਲ write click ਕਰਿਆ ਵੀ ਉਹ folder ਤੇ click ਕਰਿਆ ਨਾਮ ਭਰਦਾ folder ਬਣ ਗਿਆ

ਦੇਖਲੋ ਹਾਂਜੀ ਏਹ folder ਬਣਦਾ ਸੀਗਾ ਹੁਣ ਕਿ ਏ ਆਪਾਂ copy ਕਰਨਾ ਏ paste ਕਰਨਾ ਏ

ਕਰਨਾ ਪੈਂਦਾ ਸੀਗਾ ਉਹਦੇ ਨਾਲ ਕਿ ਏ ਆਪਾਂ ਇੱਕ file ਚੋ ਇੱਕ page ਤੋ ਦੂਜੇ page ਤੋ file ਲੈਕੇ ਜਾਣੀ ਏ ਇੱਕ drive ਦੂਜੀ drive ਉਹ ਲਿਖਣਾ ਪੈਂਦਾ ਸੀਗਾ ਤਾਂ ਜਾਂਦਾ ਹੁੰਦਾ ਸੀ ਹਾਂ ਉਹ ਮੇਰੇ ਤੋ ਨਾ ਯਾਦ ਤੁਹਾਡੇ ਕਹੇ ਹੋਏ ਗੱਲਾਂ ਹਾਂ ਵੀ ਕਹਿੰਦੇ ਇਹਨੂੰ ਉਧਰ ਲੈਕੇ ਉਧਰ ਲੈਕੇ ਜਾਣਾ ਪਤਾ ਨਹੀਂ ਕਿਹੜੀ command ਹੋਣੀ ਉਹਦੇ ਨਾਲ

ਉਹੀ ਤਾਂ ਗੱਲ ਏ ਉਸ ਬਾਅਦ ਆਪਾਂ ਕੋਈ file ਦਾ ਨਾਮ change ਕਰਨਾ

ਆਓ ਹਾਂਜੀ ਸਹੀਂ ਗੱਲ ਏ ਤੁਹਾਡੀ

ਹਮ ਇੱਕ ਅੱਗੇ ਉਹ ਹੁੰਦੀਆਂ ਸੀ floppy floppy ਹੁੰਦੀ ਸੀ ਨਾ ਅੱਗੇ

ਉਹ ਤਾਂ ਹੁਣ ਬਿਲਕੁਲ ਏ ਨਹੀਂ ਵਰਤਦੇ ਹੈਨਾ

ਸ਼ੁਰੂ ਸ਼ੁਰੂ ਚ computer ਆਏ ਨਾ ਉਸ time ਕਿ ਏ computer ਵਿੱਚ ਆਪਾਂ ਸਿਰਫ਼ ਕੰਮ ਕਰਦੇ ਸੀਗੇ typing ਦਾ

ਹਾਂ ਪਹਿਲਾਂ typing ਦਾ ਕੰਮ ਕਰਦੇ ਹੁੰਦੇ ਸੀ ਹੁਣ ਕਿ ਏਹ ਆਪਾਂ computer ਚ ਗਾਣੇ ਸੁਣ PDF ਬਣਾ ਗੇਮਾਂ ਖੇਡੋ

ਹੁਣ ਜਦੋਂ ਉਹ floppy ਹੁੰਦੀ ਸੀ floppy ਸਿਰਫ਼ ਇੱਕ memory ਬਹੁਤ ਘੱਟ ਹੋਇਆ ਕਰਦੀ ਸੀ

ਆਪਾਂ ਮਤਲਬ ਆਹ ਜਿਵੇ ਮੰਨਲੋ ਕੋਈ document ਜਾਂ ਕੁੱਛ video ਜਾਂ ਕੁੱਛ ਉਹਦੇ ਵਿੱਚ ਫ਼ੇਰ ਆਪਾਂ save ਕਰਦੇ ਤੇ ਨਹੀਂ ਨਹੀਂ ਉਸ ਚ ਹੁੰਦਾ ਹੀ ਨਹੀਂ ਜਿਆਦਾਤਰ

ਉਹ ਆਪਾਂ MS word ਦੀ ਕੋਈ file ਇੱਧਰ ਉੱਧਰ ਕਰਨ ਨੂੰ ਕਿਉਂਕਿ MS word ਦੀ file ਜਿਹੜੀ

ਅੱਛਾ ਹੁਣ ਆਪਣਾ mobile ਏ mobile ਦੇਖਲੋ ਆਪਣੇਂ ਕਿੰਨੀ ਬੜੀ ਫ਼ੋਟੋ ਖਿੱਚ ਲੈਂਦਾ ਏ ਪੰਜ ਪੰਜ MB ਦੀ ਫ਼ੋਟੋ ਖਿੱਚ ਲੈਂਦਾ ਏ

ਹਾਂ ਉਸ time floppy ਦੀ ਜਿਹੜੀ memory ਏ ਉਹ ਡੇਢ MB ਹੁੰਦੀ ਸੀਗੀ

ਹਾਂ ਥੋੜਾ ਜਾਂ data ਸੀਗਾ ਮਤਲਬ ਕਿ ਦੇਖੋ ਜਰੂਰੀ ਕੰਮ ਜਿਹੜਾ MS word excel ਏ ਕੋਈ file ਇੱਧਰ ਉੱਧਰ ਕਰਨੀ ਏ ਸਿਰਫ਼ ਉਹੀ ਆਦੇ ਹੁੰਦੇ ਸੀਗੇ

pen-drive ਆਂ ਗਈ ਇਹਦੇ computer ਦੇ ਵਿੱਚ ਏ ਆਪਾਂ save ਕਰ ਦਿੰਨੇ ਏ

ਹਾਂ ਕੋਈ mail ਕਰਤੀ ਏ ਹੁਣ ਉਹਦੇ ਨਾਲ ਸਰ ਗਿਆ

ਪੱਚੀ ਸਾਲ ਪਹਿਲਾਂ ਜ਼ੇ ਵੀਹ ਸਾਲ ਪਹਿਲਾਂ ਤੁਸੀਂ ਦੇਖੋ ਗਏ

ਜਦ ਤੱਕ ਸਿਰਫ਼ ਆਪਣੇਂ ਕੰਮ ਤੱਕ ਮਤਲਬ ਹੁੰਦਾ ਸੀ

ਹੁਣ ਕਿ ਏ ਹੁਣ ਤਾਂ ਕੱਢੀ ਜਾਂਣੇ ਏ video ਦੇਖੀ ਜਾਂਣੇ ਏ ਫੋਟੋਆਂ ਦੇਖੀ ਜਾਂਣੇ ਏ ਜਦ ਏਹ ਕੰਮ ਥੋੜੀ ਹੁੰਦਾ ਸੀਗਾ ਉਸ time ਕਿ ਏ ਇੱਕ floppy ਨਾਲ ਸਰੀਂ ਗਿਆ ਹਮ ਮੇਰੇ ਕੋਲ ਮੇਰੇ office ਵਿੱਚ ਮੈਂ ਦੇਖਿਆਂ ਮਤਲਬ ਜਦ ਆਹ ਮਤਲਬ ਉਹਨਾ ਦਿਨਾਂ ਦੇ ਵਿੱਚ ਤੁਹਾਡੀ ਸਹੀਂ ਗੱਲ ਏ ਵੀ ਅੱਠਾਰਾ ਉੰਨੀ ਵੀਹ ਸਾਲ ਲਾਲੋ

ਆਹ ਹੁਣ ਤਾਂ ਬੜਾ ਆਂ ਗਿਆ ਜਦ ਅਸੀਂ ਸੀਡੀਆਂ ਦੇ ਵਿੱਚ record ਕਰਕੇ ਭੇਜਣੀਆਂ ਉਹਦੋ CD ਹੁੰਦੀ ਸੀ ਤੁਹਾਨੂੰ ਪਤਾ ਹੀ ਏ

ਠੀਕ ਏ ਲੋਕਾਂ ਨੇ ਗਾਣੇ video ਪਾਉਣੇ ਸ਼ੁਰੂ ਕਰਲੋ film a ਦੇਖਣਾ ਸ਼ੁਰੂ ਕਰ ਲਿਆ

disk ਆਂ ਗਈ ਹੁਣ floppy ਦੀ ਕਿੰਨੀ memory ਸੀਗੀ ਡੇਢ MB

disk memory ਪਤਾ ਕਿੰਨੀ ਸੀ ਸੱਤ ਸੋ MB ਅੱਛਾ